ਜਿਵੇਂ ਕੀ ਮੈਂ ਫੋਟੋ ਵਿੱਚ ਦੇਖ ਪਾ ਰਹੀ ਆਂ ਸਾਹਮਣੇ ਇੱਕ ਚਿੱਟੇ ਰੰਗ ਦੀ ਬਹੁਤ ਵੱਡੀ ਬਿਲਡਿੰਗ ਦਿਖਾਈ ਦੇ ਰਹੀ ਹੈ।

ਟਾਈਰ ਦੇ ਕੋਲ ਇੱਕ ਆਦਮੀ ਬੈਠਾ ਹੋਇਆ ਹੈ ਜਿਹਨੇ ਨੀਲੇ ਰੰਗ ਦੀ ਟੋਪੀ ਪਾਈ ਹੋਈ ਹੈ।

ਜਿਵੇਂ ਕਿ ਮੈਂ ਫੋਟੋ ਵਿੱਚ ਦੇਖ ਪਾ ਰਹੀ ਆਂ ਇਹ ਇੱਕ ਫਲਾਂ ਦੀ ਦੁਕਾਨ ਹੈ ਜਿਸ ਦੇ ਵਿੱਚ--

ਜਿਵੇਂ ਕਿ ਮੈਂ ਫੋਟੋ ਵਿਚ ਦੇਖ ਪਾ ਰਹੀਂ ਹਾਂ ਸਾਹਮਣੇ ਇੱਕ ਬਿਲਡਿੰਗ ਬਣੀ ਹੋਈ ਹੈ ਬਿਲਡਿੰਗ ਦਾ ਦਰਵਾਜ਼ਾ ਸ਼ੀਸ਼ੇ ਦਾ ਬਣਿਆ ਹੋਇਆ ਹੈ।

ਜਿਵੇਂ ਕਿ ਮੈਂ ਫੋਟੋ ਵਿਚ ਦੇਖ ਪਾ ਰਹੀਂ ਹਾਂ ਸਾਹਮਣੇ ਇੱਕ ਖੁਲ੍ਹੀ ਜਗ੍ਹਾ ਦਿਖਾਈ ਦੇ ਰਹੀ ਹੈ।

ਜਿਵੇਂ ਕਿ ਮੈਂ ਫੋਟੋ ਵਿੱਚ ਦੇਖ ਪਾ ਰਹੀ ਹਾਂ ਸਾਹਮਣੇ ਇੱਕ ਕਾਲੇ ਰੰਗ ਦਾ ਸੋਫਾ ਰੱਖਿਆ ਹੋਇਆ ਹੈ।

ਕੁੱਝ ਲੋਕਾਂ ਨੇ ਕਾਲੇ ਰੰਗ ਦੇ ਕਪੜੇ ਪਾਏ ਹੋਏ ਹਨ ਖੱਬੇ ਪਾਸੇ ਨੀਲੇ ਰੰਗ ਦੇ ਡੱਬੇ ਦੇ ਵਿੱਚ ਗੁਲਾਬੀ ਚਿੱਟੇ ਪੀਲੇ ਰੰਗ ਦੇ ਫੁੱਲ ਲੱਗੇ ਹੋਏ ਹਨ।

ਜਿਸ ਦੇ ਉੱਤੇ ਚਿੱਟੇ ਰੰਗ ਦਾ ਪੇਂਟ ਕੀਤਾ ਗਿਆ ਹੈ ਇਸ ਦਾ ਫਰਸ਼ ਲਾਲ ਰੰਗ ਦਾ ਹੈ ਸਾਹਮਣੇ ਕੁੱਝ ਛੋਟੇ-ਛੋਟੇ ਹਰੇ-ਭਰੇ ਪੇੜ੍ਹ ਪੌਦੇ ਦਿਖਾਈ ਦੇ ਰਹੇ ਹਨ।

ਫੁੱਲਾਂ ਦੀ ਝਾਲਰ ਲੱਗੀ ਹੋਈ ਹੈ ਤੇ ਮੂਰਤੀ ਦੇ ਪਿੱਛੇ ਇੱਕ ਰੰਗ ਬਿਰੰਗਾ ਕੱਪੜਾ ਟੰਗਿਆ ਹੋਇਆ ਹੈ।

ਨੀਲੇ ਰੰਗ ਦੀ ਸ਼ਰਟ ਪਾਈ ਹੋਈ ਹੈ ਅਤੇ ਉਸ ਦੇ ਕੋਲ ਇੱਕ ਚਿੱਟੇ ਰੰਗ ਦੀ ਬਾਲਟੀ ਰੱਖੀ ਹੋਈ ਹੈ।

ਚਿੱਟੇ ਰੰਗ ਦੀ ਹੈ ਇੱਕ ਦੁਕਾਨ ਨੀਲੇ ਰੰਗ ਦੀ ਹੈ ਤੇ ਇੱਕ ਦੁਕਾਨ ਦੇ ਉੱਤੇ ਭੂਰੇ ਰੰਗ ਦਾ ਇੱਕ ਬੋਰਡ ਲੱਗਿਆ ਹੋਈਆ ਹੈ।

ਜਿਵੇਂ ਕੀ ਮੈਂ ਫ਼ੋਟੋ ਵਿੱਚ ਦੇਖ ਪਾਂ ਰਹੀਂ ਆਂ ਏਕ ਗੈਰਾਜ ਹੈ ਜਿਸ ਵਿੱਚ ਇੱਕ ਗੱਡੀ ਨੂੰ ਹਵਾ ਵਿੱਚ ਮਸ਼ੀਨ ਦੇ ਨਾਲ ਟੰਗਿਆ ਹੋਇਆ ਹੈ।

ਜਮੀਨ ਦੇ ਉੱਤੇ ਦੋ ਕਾਲੇ ਰੰਗ ਦੇ ਟਾਇਰ ਰੱਖੇ ਹੋਏ ਹਨ ਸੱਜੇ ਪਾਸੇ ਇੱਕ ਨੀਲੇ ਰੰਗ ਦਾ ਸਟੈਂਡ ਰੱਖਿਆ ਹੋਇਆ ਹੈ।

ਜਿਸ ਦੀ ਛੱਤ ਉੱਤੇ ਚਿੱਟੇ ਰੰਗ ਨਾਲ ਪੇਂਟ ਕੀਤਾ ਹੋਇਆ ਹੈ ਤੇ ਚਿੱਟੇ ਰੰਗ ਦੀਆਂ ਲਾਈਟਾਂ ਲੱਗੀਆਂ ਹੋਈਆਂ ਹਨ।

ਜਿਵੇਂ ਕਿ ਮੈਂ ਫੋਟੋ ਵਿਚ ਦੇਖ ਪਾ ਰਹੀਂ ਹਾਂ ਸਾਹਮਣੇ ਇੱਕ ਬਿਲਡਿੰਗ ਦਿਖਾਈ ਦੇ ਰਹੀ ਹੈ ਜਿਸ ਦੇ ਉੱਤੇ ਪੀਲੇ ਰੰਗ ਦਾ --

ਜਿਵੇਂ ਕਿ ਮੈਂ ਫੋਟੋ ਵਿਚ ਦੇਖ ਪਾ ਰਹੀਂ ਹਾਂ ਸਾਹਮਣੇ ਇੱਕ ਪਾਰਕ ਬਣਿਆ ਹੋਇਆ ਹੈ ਜਿਸ ਵਿੱਚ ਹਰੇ ਰੰਗ ਦੇ ਪੇੜ੍ਹ ਪੌਦੇ ਲੱਗੇ ਹੋਏ ਹਨ।

ਅਤੇ ਕੁੱਝ ਸਟੀਲ ਦੇ ਟੇਬਲ ਰੱਖੇ ਹੋਏ ਹਨ ਸੱਜੇ ਪਾਸੇ ਕੁੱਝ ਆਦਮੀ ਖੜ੍ਹੇ ਅਤੇ ਬੈਠੇ ਹੋਏ ਦਿਖਾਈ ਦੇ ਰਹੇ ਹਨ।

ਖੱਬੇ ਪਾਸੇ ਦੁਕਾਨਾਂ ਦੇ ਬਾਹਰ ਕੁੱਝ ਪੋਸਟਰ ਲੱਗੇ ਹੋਏ ਹਨ।

ਛੱਤ ਦੇ ਉੱਤੇ ਕੁੱਛ ਪੱਖੇ ਲੱਗੇ ਹੋਏ ਹਨ ਤੇ ਸਾਹਮਣੇ ਕੁੱਝ ਖਿੜਕੀਆਂ ਬਣੀਆਂ ਹੋਈਆਂ ਹਨ।